ਉਹਨੂੰ ਉਹਨਾਂ ਨੂੰ ਆਪਣਾ ਸ਼ੁਭਚਿੰਤਕ ਮੰਨੇਗਾ ਹਰੇਕ ਖ਼ਾਲਸਾ ਆਪਣੇ ਸਾਰੇ ਪਰਿਵਾਰ ਅਤੇ ਵਿਅਕਤੀਗਤ ਕੰਮ ਜਿਹੜੇ ਹੈ ਅਹ ਆਪਣੀ ਜਿਹੜੀ ਆਮਦਨ ਦਾ ਦਸਵਾਂ ਹਿੱਸਾ ਹੈ ਉਹ ਧਰਮ ਲਈ ਦਾਨ ਕਰਿਆ ਕਰੇਗਾ ਦਸਵੰਧ ਕੱਢੇਗਾ ਜਿਹਨੂੰ ਕਹਿੰਦੇ ਆ। ਤੇ ਸਾਰੇ ਸਿੰਘ ਆਪਸ ਦੇ ਵਿੱਚ ਮਿਲਦੇ ਸਮੇਂ ਇੱਕ-ਦੂਜੇ ਨੂੰ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਹੜੀ ਆ ਉਹ ਕਿਹਾ ਕਰਨਗੇ ਤੇ ਹਰ ਖ਼ਾਲਸਾ ਮਰਦ ਆਪਣੇ ਨਾਮ ਦੇ ਪਿੱਛੇ ਸਿੰਘ ਸ਼ਬਦ। ਤੇ ਖ਼ਾਲਸਾ ਇਸਤਰੀ ਆਪਣੇ ਨਾਮ ਦੇ ਪਿੱਛੇ ਕੌਰ ਸ਼ਬਦ ਜਿਹੜਾ ਆ ਉਹ ਲਗਾਵੇਗੀ। ਅੱਛਾ ਅੱਛਾ।

ਮਤਲਬ ਗੁਰੂ ਗੋਬਿੰਦ ਜੀ ਨੇ ਅਹ ਉਹ ਰੂਲਜ਼ ਬਣਾਏ ਸੀ ਹਨਾ।

ਵਿਸਾਖੀ ਵਾਲੇ ਦਿਨ ਹੋਇਆ ਸੀ ਤੇ ਵਿਸਾਖੀ ਕਰਕੇ ਜਿਹੜਾ ਹੈ ਉਹ ਮਤਲਬ ਮੇਲੇ ਲੱਗਦੇ ਹੈ ਤੇ ਲੋਕੀ ਜਿਹੜੇ ਆ ਉਹ ਸਵੇਰੇ ਸਵੇਰੇ ਜਾਂਦੇ ਆ ਤੇ ਵਿਸਾਖੀ ਇਸਨਾਨ ਕਰਕੇ ਸਰੋਵਰ ਦੇ ਵਿੱਚ ਤੇ ਉਹਨੂੰ ਬੋਲਦੇ ਆ ਕਿ ਅਸੀਂ ਵਿਸਾਖੀ ਨਹਾ ਕੇ ਆਏ ਹਾਂ। ਮੈਂ ਸੁਣਿਆ ਅਨੰਦਪੁਰ ਸਾਹਿਬ ਚ ਤਾਂ ਬਹੁਤ ਵੱਡਾ ਮੇਲਾ ਲੱਗਦਾ ਹੈ ਬਹੁਤ ਸਾਰੇ ਲੋਕੀ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਆ ਨਾ। ਹਾਂਜੀ ਹਾਂਜੀ ਬਿਲਕੁਲ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ ਹੁਣ ਜਿੱਦਾਂ ਤੁਹਾਨੂੰ ਪਤਾ ਕਿ ਨੈਕਸਟ ਮੰਥ ਜਿਹੜੀ ਆ ਉਹ ਹੋਲੀ ਹੋਲਾ ਮਹੱਲਾ ਆਉਣ ਵਾਲਾ ਹੈ। ਤੇ ਹੋਲੇ ਮਹੱਲੇ ਚ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਅਨੰਦਪੁਰ ਸਾਹਿਬ ਦੇ ਵਿੱਚ ਜ਼ਿਆਦਾ ਮਤਲਬ ਉਦੋਂ ਕਹਿ ਸਕਦੇ ਕਿ ਕ੍ਰਾਊਡ ਬਹੁਤ ਜ਼ਿਆਦਾ ਹੁੰਦਾ ਆ ਉਸ ਟਾਈਮ ਬੜਾ ਮਤਲਬ ਵਧੀਆ ਤਰੀਕੇ ਦੇ ਨਾਲ ਉੱਥੇ ਜਿਹੜਾ ਆ ਉਹ ਅਹ ਮਨਾਇਆ ਜਾਂਦਾ ਹੈ ਹੋਲਾ ਮਹੱਲਾ। ਹੋਲੇ ਵਾਲੇ। ਨਹੀਂ ਵਧੀਆ ਹਾਂਜੀ ਤੁਸੀਂ ਕੀ ਕਹਿ ਰਹੇ ਸੀ। ਹੋਲ ਹੋਲੀ ਵਾਲੇ ਦਿਨ ਜਿਹੜਾ ਹੋਲੀ ਤੋਂ ਅਗਲੇ ਦਿਨ ਹੁੰਦਾ ਹੈ ਨਾ ਉਹ ਉਹ ਦਿਨ ਹੁੰਦਾ ਹੈ ਕਿ ਉਹ ਜਦੋਂ ਹੋਲਾ ਮਹੱਲਾ ਮਨਾਇਆ ਜਾਂਦਾ ਹੈ।

ਮੈਂ ਕਹਿ ਰਹੀ ਸੀ ਕਿ ਮੈਨੂੰ ਬਹੁਤ ਵਧੀਆ ਲੱਗਾ ਅਹ ਖ਼ਾਲਸਾ ਦੇ ਸਾਰੇ ਮਤਲਬ ਰੂਲਜ਼ ਜਾਣਕੇ ਨਾ ਜਿਹੜੇ ਵੀ ਸਿਧਾਂਤ ਸੀ ਸਭ ਕੁਛ ਮਤਲਬ ਜਾਣਕਾਰੀ ਬਹੁਤ ਮੈਨੂੰ ਚੰਗੀ ਲੱਗੀ।

ਹਾਂਜੀ ਥੈਂਕ ਯੂ ਤੁਹਾਡਾ ਬਹੁਤ ਤੁਸੀਂ ਮੈਨੂੰ ਸਾਰੀ ਜਾਣਕਾਰੀ ਦਿੱਤੀ।

ਆਪਣਾ ਟਾਈਮ। ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਆ ਨਸੀਹਤ ਸ਼ੰਕਰ ਸਿਰਫ ਗਿਆਰਾਂ ਕੁ ਸਾਲਾਂ ਦਾ ਸੀ ਜਿਸ ਨੂੰ ਇਕ ਦਿਨ ਰਣਜੀਤ ਸਿੰਘ ਸ਼ਹਿਰੋਂ ਆਪਣੇ ਨਾਲ ਲੈਕੇ ਆਏ ਸਨ ਚੁੱਪ ਚੁਪੀਤਾ ਭੋਲਾ ਭਾਲਾ ਅੱਖਾਂ ਵਿਚ ਇਕ ਡਰ ਜਿਹਾ ਅਤੇ ਸਾਂਵਲੇ ਜਿਹੇ ਰੰਗ ਦਾ ਬੱਚਾ ਸੀ ਉਹ ਬੱਚਾ ਕੁਝ ਹੀ ਦਿਨਾਂ ਵਿਚ ਇਕ ਬੇਜੁਬਾਨ ਬੁੱਤ ਦੇ ਵਾਂਗ ਜਿਉਂਦਾ ਜਾਗਦਾ ਰੋਣਕੀ ਬੱਚਾ ਬਣ ਗਿਆ ਰਿਸ਼ਤੇਦਾਰ ਦੇ ਨਾ ਤੇ ਸਿਰਫ ਉਸ ਦਾ ਇਕ ਮਾਮਾ ਸੀ ਅਤੇ ਰਿਸ਼ਤੇਦਾਰੀ ਵਿਚ ਉਸ ਦਾ ਮਾਮਾ ਅਹ ਇਕ ਦਿਹਾੜੀ ਟੱਪਾ ਕਰਦਾ ਹੁੰਦਾ ਸੀ ਉਹ ਬਹੁਤਾ ਜਿਆਦਾ ਕੋਈ ਕੰਮ ਨਹੀਂ ਕਰਦਾ ਸੀ ਉਸਦਾ ਮਾਮਾ ਜੋ ਅਮ ਮੇਹਨਤ ਮਜਦੂਰੀ ਕਰ ਕੇ ਆਪਣਾ ਪੇਟ ਪਾਲਦਾ ਸੀ ਉਹ ਮੰਡੀ ਵਿਚ ਮਜਦੂਰੀ ਕਰਦਾ ਸੀ ਉਹ ਸ਼ੰਕਰ ਦੇ ਲਈ ਅਜਿਹਾ ਘਰ ਲੱਭ ਰਿਹਾ ਸੀ ਜਿਥੇ ਉਹ ਕੰਮ ਦੇ ਨਾਲ ਨਾਲ ਆਪਣਾ ਪੇਟ ਵੀ ਪਾਲ ਸਕੇ ਮੰਡੀ ਚ ਜਦੋਂ ਸ਼ੰਕਰ ਦੇ ਮਾਮੇ ਦੀ ਰਣਜੀਤ ਸਿੰਘ ਨਾਲ ਮੁਲਾਕਾਤ ਹੋਈ ਤਾਂ ਰਣਜੀਤ ਸਿੰਘ ਉਸਨੂੰ ਆਪਣੇ ਘਰ ਲੈ ਆਇਆ ਰਣਜੀਤ ਸਿੰਘ ਦਾ ਬੀਟਾ ਬੰਟੀ ਵੀ ਬਾਰਾਂ ਕੁ ਸਾਲਾਂ ਦਾ ਸੀ ਉਹ ਅਕਸਰ ਸ਼ਾਮ ਨੂੰ ਸ਼ੰਕਰ ਨਾਲ ਖੇਡਣ ਲੱਗ ਜਾਂਦੇ ਸ਼ਾਏ ਇਸੇ ਲਈ ਸ਼ਾਇਦ ਇਸੇ ਲਈ ਗਿਆਰਾਂ ਬਾਰਾਂ ਕੁ ਸਾਲਾਂ ਦੇ ਉਹ ਅਕਸਰ ਸ਼ਾਮ ਸ਼ਾਇਦ ਇਸੇ ਲਈ ਸ਼ੰਕਰ ਵੀ ਬੀ ਪਹਿਲਾਂ ਨਾਲੋਂ

ਕੋਈ ਅਜਿਹਾ ਘਰ ਲੱਭ ਰਿਹਾ ਸੀ ਜਿਥੇ ਉਹ ਘਰ ਦੇ ਨਾਲ ਨਾਲ ਤੇ ਆਪਣਾ ਪੇਟ ਵੀ ਪਾਲ ਸਕੇ ਓਹੋ ਸ਼ੰਕਰ ਮੰਡੀ ਵਿਚ ਜਦੋਂ ਸ਼ੰਕਰ ਆਪਣੇ ਮਾਮੇ ਰਣਜੀਤ ਨਾਲ ਮੁਲਾਕਾਤ ਕੀਤੀ ਤਾਂ ਰਣਜੀਤ ਸਿੰਘ ਨੂੰ ਆਪਣੇ ਘਰ ਲੈ ਆਇਆ ਰਣਜੀਤ ਸਿੰਘ ਦਾ ਬੀਟਾ ਬਾਰਾਂ ਕੁ ਸਾਲਾਂ ਦਾ ਸੀ ਉਹ ਅਕਸਰ ਸ਼ਾਮ ਨੂੰ ਬੰਟੀ ਨਾਲ ਅਹ ਸ਼ੰਕਰ ਨਾਲ ਖੇਡਦਾ ਸੀ ਅਤੇ ਉਹੋ ਉਸ ਨੂੰ ਬੜੇ ਪਿਆਰ ਨਾਲ ਰੱਖਦਾ ਸੀ ਪਿਆਰ ਨਾਲ ਰੱਖਦਾ ਸੀ ਉਹ ਸ਼ੰਕਰ ਸਵੇਰ ਤੋਂ ਲੈ ਕੇ ਘਰ ਦੇ ਵਿਚ ਸਾਰਾ ਦਿਨ ਸ਼ੰਕਰ ਸ਼ੰਕਰ ਹੁੰਦੀ ਰਹਿੰਦੀ ਉਹ ਬਹੁਤ ਜਿਆਦਾ ਘੁਲ ਮਿਲ ਗਿਆ ਸੀ ਤੇ ਉਹ ਘਰ ਦੇ ਘਰ ਵਿਚ ਸਾਰੀਆਂ ਦਾ ਲਾਡਲਾ ਬਣ ਗਿਆ ਸੀ ਲਾਡਲਾ ਬਣ ਗਿਆ ਸੀ ਸ਼ੰਕਰ ਖੇਡ ਸ਼ਾਇਦ ਹੀ ਸ਼ੰਕਰ ਕੁਝ ਦਿਨਾਂ ਵਿਚ ਸਾਰੇ ਪਰਿਵਾਰ ਵਿਚ ਘੁਲ ਮਿਲ ਗਿਆ ਸ ਅਹ ਸਵੇਰ ਤੋਂ ਲੈ ਕੇ ਘਰ ਵਿਚ ਸ਼ੰਕਰ ਨੂੰ ਨਿੱਕੇ ਨਿੱਕੇ ਕੰਮਾਂ ਲਈ ਆਵਾਜ ਲਗਾਉਂਦਿਆਂ ਰਹਿੰਦੇ ਸ਼ੰਕਰ ਘਰ ਚ ਸ਼ੰਕਰ ਚੱਲ ਖੇਤਾਂ ਨੂੰ ਚੱਲੀਏ ਪਾਣੀ ਲਾ ਕੇ ਆਈਏ ਸ਼ੰਕਰ ਵੇਖ ਖੁਰਲੀ ਵਿਚ ਪੱਠੇ ਹੈਗੇ ਹੈ ਕੇ ਨਹੀਂ ਨਹੀਂ ਤਾਂ ਹੋਰ ਕੁਤਰ ਦੇ ਸ਼ੰਕਰ ਮੱਝਾਂ ਨੂੰ ਨਵਾਹ

ਸਾਰਾ ਦਿਨ ਘਰ ਵਿਚ ਇਹੀ ਆਵਾਜਾਂ ਗੂੰਜਦੀਆਂ ਰਹਿੰਦੀਆਂ ਸਾਰਾ ਦਿਨ ਘਰ ਵਿਚ ਇਹੀ ਆਵਾਜਾਂ ਗੂੰਜਦੀਆਂ ਰਹਿੰਦੀਆਂ ਸਾਰਾ ਦਿਨ ਸਾਰਾ ਪਰਿਵਾਰ ਉਸ ਦੇ ਵਿਹਾਰ ਵਿਹਵਾਰ ਤੋਂ ਬਹੁਤ ਜਿਆਦਾ ਖੁਸ਼ ਸੀ ਅਤੇ ਉਸ ਨੂੰ ਮਿਲ ਕੇ ਸਾਰੇ ਬਹੁਤ ਖੁਸ਼ ਰਹਿਣ ਲੱਗ ਗਏ ਸਨ ਇਕੋ ਦਿਨ ਜਦੋਂ ਰਣਜੀਤ ਸਿੰਘ ਖੇਤਾਂ ਤੋਂ ਸ਼ਾਮ ਨੂੰ ਵਾਪਿਸ ਆਇਆ ਤਾਂ ਸ਼ੰਕਰ ਉਹਦੇ ਨਾਲ

ਉਹ ਜਦੋਂ ਉਹ ਬਲਦ ਹੱਕ ਬਲਦਾਂ ਨੂੰ ਹੱਕ ਰਿਹਾ ਸੀ ਤਾਂ ਮੈਂ ਸੁਣਿਆ ਉਹ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਸੀ ਅਤੇ ਮੈਨੂੰ ਇਹ ਗੱਲ ਜਰਾ ਵੀ ਚੰਗੀ ਨਾ ਲਗੀ ਮੈਂ ਉਸ ਦੇ ਕੰਨ ਤੇ ਦੋ ਜੜੀਆਂ ਤੇ ਉਸ ਨੂੰ ਚਲਦਾ ਕੀਤਾ ਜੇ ਮੈਂ ਉਸ ਨੂੰ

ਇਹ ਗੱਲ ਸੁਣ ਕੇ ਕੇ ਸ਼ੰਕਰ ਅਹ ਬੰਟੀ ਰੋਣ ਲੱਗ ਪਿਆ ਅਤੇ ਚੁਪਚਾਪ ਆਪਣੇ ਕਮਰੇ ਵਿਚ ਚਲਾ ਗਿਆ ਉਸ ਨੂੰ ਆਪਣੇ ਪਿਤਾਜੀ ਦਾ ਫੈਂਸਲਾਂ ਚੰਗਾ ਨਹੀਂ ਸੀ ਲਗਿਆ ਓਹੋ ਆਪਣੇ ਕਮਰੇ ਵਿਚ ਜਾ ਕੇ ਬਹੁਤ ਰੋਣ ਲੱਗਾ ਪਰ ਉਹ ਆਪਣੇ ਪਿਤਾਜੀ ਨੂੰ ਜਵਾਬ ਅੱਗੋਂ ਜਵਾਬ ਨਹੀਂ ਖੋਲਦਾ ਸੀ ਜੋ ਆਪਣੇ ਪਿਤਾਜੀ ਅੱਗੇ ਜਵਾਬ ਨਹੀਂ ਦਿੰਦਾ ਸੀ ਆਪਣੀ ਜੁਬਾਨ ਨਹੀਂ ਖੋਲ੍ਹਦਾ ਸੀ ਉਸ ਨੇ ਸ਼ਾਮ ਨੂੰ ਵੀ ਕੁਝ ਨਾ ਖਾਦਾ ਪੀਤਾ ਤੇ ਨਾ ਹੀ ਕੋਈ ਕੰਮ ਕੀਤਾ ਤਾ

ਦੇਣ ਲਈ ਗਿਆ ਰਣਜੀਤ ਸਿੰਘ ਨੇ ਆਪ ਥਾਲੀ ਲੈ ਕੇ ਉਸ ਦੇ ਕਮਰੇ ਵਿਚ ਗਿਆ ਉਸ ਨੇ ਕਿਹਾ ਤੇਰ ਬੰਟੀ ਨੂੰ ਪਿਆਰ ਨਾਲ ਕਿਹਾ ਪੁੱਟ ਮੈਂ ਜਾਣਦਾ ਹਾਂ ਤੂੰ ਸ਼ੰਕਰ ਦੇ ਜਾਣ ਤੇ ਉਦਾਸ ਹੈਂ ਪਰ ਇਹ ਫੈਂਸਲਾ ਤੇਰੀ ਭਲਾਈ ਲਈ ਕੀਤਾ ਗਿਆ ਹੈ ਪੁੱਤ ਮੈਂ ਜਾਣਦਾ ਹਾਂ ਤੂੰ ਸ਼ੰਕਰ ਦੇ ਜਾਣ ਤੇ ਪਰ ਤੂੰ ਇਹ ਫੈਂਸਲਾ ਤੇਰੀ ਉੱਠ ਮੇਰਾ ਸਾਓ ਪੁੱਤ ਰੋਟੀ ਖਾ ਲੈ ਬੰਟੀ ਉੱਠ ਕੇ ਗਿਆ ਉਸ ਨੇ ਰੋਂਦੇ ਰੋਂਦੇ ਨੇ ਪਿਤਾ ਨੂੰ ਪੁੱਛਿਆ ਪਿਤਾਜੀ ਜਿਹੜੀ ਗਲਤੀ ਸ਼ੰਕਰ ਨੇ ਕੀਤੀ ਸੀ ਜੇ ਉਹ ਗਲਤੀ ਮੈਂ ਮੇਰੇ ਤੋਂ ਹੁੰਦੀ ਤਾਂ ਤੁਸੀਂ ਮੇਰੇ ਨਾਲ ਵੀ ਇੰਝ ਹੀ ਕਰਨਾ ਸੀ ਪਿਤਾਜੀ ਮੈਨੂੰ ਵੀ ਘਰੋਂ ਕੱਢ ਦੇਣਾ ਸੀ ਕਿ ਨਹੀਂ ਨਹੀਂ ਪੁੱਤ ਤੂੰ ਮੇਰਾ ਪੁੱਤ ਹੈਂ ਤੈਨੂੰ ਮੈਂ ਇੰਝ ਕਿਵੇਂ ਕਢਦਾ ਤੈਨੂੰ ਮੈਂ ਪਿਆਰ ਨਾਲ ਸਮਝਾਉਂਦਾ

ਉਹ ਘਰ ਵਿਚ ਉਹ ਘਰ ਵਿਚ ਸਬ ਦੇ ਹਰ ਵੇਲੇ ਸੁਖ ਦਿੰਦਾ ਸੀ ਪਰ ਉਸ ਦੀ ਇਕ ਗਲਤੀ ਤੇ ਤੁਸੀਂ ਉਸਨੂੰ ਘਰੋਂ ਕੱਢ ਦਿਤਾ ਤੇ ਤੇ ਘਰੋਂ ਕੱਢ ਦਿੱਤਾ ਕਿਉਂ ਤੁਹਾਡਾ ਉਹ ਪੁੱਤਰ ਨਹੀਂ ਸੀ ਕਿਓਂਕਿ ਉਸ ਦੇ ਮਾਤਾ ਪਿਤਾ ਇਸ ਦੁਨੀਆਂ ਵਿਚ ਨਹੀਂ ਸੀ ਪਿਤਾ ਉਸ ਦੀਆਂ ਆਦਤਾਂ ਆਦਤ ਤਾਂ ਗਾਲਾਂ ਕੱਢਣ ਦੀ ਵੀ ਅਹ ਪਿਤਾਜੀ ਤੁਹਾਡੀ ਆਦਤ ਤਾਂ ਉਸ ਦੀਆਂ ਗਾਲਾਂ ਕੱਢਣ ਤੋਂ ਵੀ ਮਾੜੀ ਹੈ ਤੁਹਾਨੂੰ ਸ਼ਾਇਦ ਨਹੀਂ ਸੀ ਪਤਾ ਅੱਜਕਲ ਮੈਂ ਸ਼ਾਮ ਨੂੰ

ਓਹੋ ਉਹੋ ਹਰ ਵੇਲੇ ਪੜ੍ਹਾਈ ਲਿਖਾਈ ਦੀਆਂ ਗੱਲਾਂ ਕਰਦਾ ਸੀ ਮੇਰੇ ਪੰਜਾਬੀ ਵਾਲੇ ਅਧਿਆਪਕ ਜੀ ਨੇ ਦੱਸਿਆ ਸੀ ਕਿ ਵਿਦਿਆ ਵੰਡਣੀ ਉੱਤਮ ਪੁੰਨ ਹੁੰਦਾ ਹੈ ਤੁਸੀਂ ਮੈਨੂੰ ਉੱਤਮ ਪੁੰਨ ਕਰਨ ਤੋਂ ਵੀ ਤੁਸੀਂ ਉੱਤਮ ਪੁੰਨ ਪੁੰਨ ਕਰਨ ਤੋਂ ਵੀ ਵਾਂਝਾ ਕਰ ਦਿੱਤਾ ਉਹ ਪਤਾ ਨਹੀਂ ਕਿਥੋਂ ਕਿਥੇ ਹੋਵੇਗਾ ਇਹ ਕਹਿ ਕੇ ਬੰਟੀ ਫਿਰ ਰੋਣ ਲੱਗ ਪਿਆ ਤੇ ਰਣਜੀਤ ਸਿੰਘ ਨੇ ਬੰਟੀ ਦੇ ਸਾਮਣੇ ਖੁਦ ਨੂੰ ਬਹੁਤ ਛੋਟਾ ਸਮਝ ਰਿਹਾ ਸੀ ਉਹ ਸੋਚ ਰਿਹਾ ਸੀ ਕੇ ਕਿ ਮੈਨੂੰ ਇਕ ਵਾਰ ਸ਼ੰਕਰ ਨੂੰ ਜਰੂਰ ਸਮਝਾਉਣਾ ਚਾਹੀਦਾ ਸੀ ਕੁਝ ਸੋਚ ਕੇ ਉਸ ਨੇ ਵਿਹੜੇ ਵਿਚ ਆਇਆ ਤੇ ਤੇ ਉਸ ਨੂੰ ਨੇ ਮੋਟਰਸਾਈਕਲ ਨੂੰ kick ਮਾਰੀ ਤੇ ਤੇ ਬਹੁਤ ਤੇਜੀ ਨਾਲ ਬਾਹਰ ਨਿਕਲ ਗਿਆ ਥੋੜੀ ਦੇਰ ਬਾਅਦ ਥੋੜੀ ਦੇਰ ਬਾਅਦ ਉਸ ਉਹੋ ਸ਼ੰਕਰ ਨੂੰ ਥੋੜੀ ਦੇਰ ਬਾਅਦ ਜਦ ਉਹ ਵਾਪਿਸ ਆਇਆ ਸ਼ੰਕਰ ਉਸ ਦੇ ਨਾਲ ਸੀ ਸ਼ੰਕਰ ਦੀਆਂ ਅੱਖਾਂ ਰੋ ਰੋ ਕੇ ਲਾਲ ਹੋਈਆਂ ਪਈਆਂ ਸਨ ਘਰ ਦਾਦੀ ਮਾਂ ਤੋਂ ਮਾਫੀ ਮੰਗ ਕੇ ਕਿਹਾ ਕੇ ਬੀਜੀ ਮੈਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਨੂੰ ਗਾਲ ਨਹੀਂ ਕਢਾਗਾ ਸ਼ੰਕਰ ਦੀ ਆਵਾਜ ਸੁਨ ਕੇ ਬੰਟੀ ਵੀ ਬਾਹਰ ਆ ਗਿਆ ਫਿਰ ਉਹ ਸ਼ੰਕਰ ਨੂੰ ਜਪੀ ਪਾ ਕੇ ਮਿਲਿਆ ਰਣਜੀਤ ਸਿੰਘ ਨੇ ਦੱਸਿਆ ਕਿ ਰਾਤ ਹੋ ਜਾਣ ਕਾਰਨ ਕੇ ਇਸ ਨੂੰ ਸ਼ਹਿਰ ਜਾਨ ਵਾਲੀ ਕੋਈ ਬਸ ਨਹੀਂ ਮਿਲੀ ਤਾਂ ਇਹ ਵੱਢ ਅੱਡੇ ਤੇ ਬੈਠ ਕੇ ਰੋ ਰਿਹਾ ਸੀ ਸੀ ਰੱਬ ਦਾ ਸ਼ੁਕਰ ਹੈ

ਤੈਨੂੰ ਕੰਮ ਦੇ ਨਾਲ ਨਾਲ ਪੜ੍ਹਨਾ ਵੀ ਪਵੇਗਾ ਸ਼ੰਕਰ ਕਹਿੰਦਾ ਜੀ ਸਰਦਾਰ ਜੀ ਸ਼ੰਕਰ ਨੇ ਜਵਾਬ ਵਿਚ ਆਤਮਵਿਸ਼ਵਾਸ ਅੱਖਾਂ ਵਿਚ ਸੁਪਨੇ ਸਨ

ਵਧੀਆ ਵਧੀਆ ਤੂੰ ਸੁਣਾ

ਅੱਛਾ ਕਪੜੇ ਕੁਪੜੇ ਆਹੋ ਆਹੋ ਮੈਂ ਨਾ ਉਹ dress ਵੇਖੀ ਹੀ ਬੜੀ ਸੋਹਣੀ ਹੀ

western ਹੀ ਗੀ ਬੜੀ ਸੋਹਣੀ ਹੀ ਅੱਛਾ ਅੱਛਾ ਤੁਹੀ ਨਿੱਕੇ ਕਪੜੇ ਨਾ ਲੈਂਦੇ ਜੇ ਹਾਂ ਮੈਂ ਪਾ ਲੈਣੀ ਹੁੰਦੀ ਕਦੀ ਕਦੀ ਮਤਲਬ ਜਿੱਦਾ ਗੋਡਿਆਂ ਤੱਕ ਹੋਵੇ ਨਾ ਕੋਈ frock ਹਣਾ ਏਨੀ ਕੁ ਹੋਏ ਨਾਲ ਬੰਦਾ legging ਪਾ ਲੇ ਛੋਟੀ ਜਿੱਦਾ caffrey ਵਾਗੂੰ ਹੁੰਦੀ ਆ

ਓਹਦੇ ਨਾਲ ਫਿਰ ਹੋ ਜਾਂਦਾ ਨਾ adjust ਫਿਰ ਇੱਦਾਂ ਕੱਪੜੇ ਪੈ ਜਾਂਦੇ ਆ ਜਿੱਦਾ ਹੁਣ ਜੇ ਕੋਈ ਓਪਰੋਂ sleeveless ਆ ਓਹਦੇ ਨਾਲ ਚੁੰਨੀ ਲੈ ਲੀ ਜਾਂ stole ਲੈ ਲਿਆ ਉਪਰੋਂ ਹਣਾ ਥੋੜਾ ਥੋੜਾ cover ਕਰ ਲਿਆ

ਨਹੀਂ ਓਦਾਂ ਤੇ ਨੀ ਪਾਏ ਹੈਗੇ ਕਦੀ ਓਦਾਂ ਤੇ allowance ਵਾਲੀ ਤੇ ਕੋਈ ਗੱਲ ਨਹੀਂ ਆ ਘਰਦੇ ਤੇ ਨੀ ਕੁਛ ਕਹਿੰਦੇ ਹੈਗੇ ਪਰ ਉਹ ਚੰਗਾ ਨੀ ਨਾ ਲੱਗਦਾ ਪਿੰਡ ਵਿਚ ਤੇ ਰਹੀਦਾ ਵਾਂ ਇੱਦਾਂ ਥੋੜਾ ਨਾ ਚੰਗਾ ਲੱਗਦਾ ਵਾ ਉਹ ਸ਼ਹਿਰਾਂ ਵਿਚ ਕੰਮ ਚੰਗੇ ਲੱਗਦੇ ਆਹ ਹੀ ਤੇ ਗੱਲ ਆ ਯਾਰ ਜੀ ਤੇ ਬੜਾ ਕਰਦਾ ਪਾਉਣ ਨੂੰ ਪਰ ਇਥੇ ਪਿੰਡ ਆਇਲਾ ਦਾ ਨਾ ਸਿਆਪਾ ਬੜਾ ਵਾ ਸ਼ੌਕ ਸਾਰੇ ਇੱਦਾਂ ਰਹਿ ਜਾਂਦੇ ਆ ਉਹ ਬਾਹਰ ਕਿਤੇ ਮਾੜਾ ਜਾ ਪਾ ਕੇ ਚੱਲ ਜੂ ਤੇ ਉਹ ਤੇ ਬਸ ਗੱਲਾਂ ਤੇ ਗੱਲਾਂ ਉਹ ਆਹ ਪਿੰਡ ਦੀਆਂ ਬੁੱਢੀਆਂ ਤਾ ਦੱਸਾਂ ਕੀ ਕਰਦੀਆਂ ਈ ਉਹ ਨੀ ਉਹ ਦੀ ਕੁੜੀ ਵੇਖ ਕਿੱਦਾਂ ਕਿੱਦਾਂ ਦੇ ਕੱਪੜੇ ਪਾਏ ਉਹ ਢਿੱਡ ਨੰਗਾ ਈ ਓਹਦਾ ਲਁਤਾਂ ਨੰਗੀਆਂ ਈ

ਹਾਂ ਹਾਂ ਸੂਟ ਤੇ ਮੈਂ ਵੀ ਵੇਖੇ ਹੀਗੇ ਮੈਂ ਵੇਖਿਆ ਹੀਗਾ ਪਲਾਜੂ ਸੂਟ ਤੇ ਸ਼ਰਾਰਾ ਸੂਟ ਉਨ੍ਹਾਂ ਦੇ ਕਿਤੇ ਰੰਗ ਅਏ ਹਏ ਹਏ ਮੈਂ ਤੇ ਉਹ ਵੇਖੇ ਜਿਹੜੇ simple ਹੁੰਦੇ ਨਾ ਕਢਾਈ ਵਾਲੇ print ਵਾਲੀ ਕਢਾਈ ਹੁੰਦੀ ਆ

ਉਦਾਂ ਦੇ ਸੂਟ ਉਹ ਬੜੇ ਈ ਸੋਹਣੇ ਹੀਗੇ ਮੈਂ ਉਨ੍ਹਾਂ ਵਿਚੋਂ ਇਕ ਮੰਗਾਇਆ ਵੀ ਆ ਇਕ ਮੇਰਾ ਆ ਗਿਆ ਹੀਨਾ ਤੇ ਉਹ ਮੈਂ ਦਿੱਤਾ ਹੁਣ ਤੇ ਮੈਂ ਸੀਣ ਨੂੰ ਦਿੱਤਾ ਵਾ ਉਹ ਆਇਆ ਬੜਾ ਸੋਹਣਾ ਨਾ ਉਹਦਾ color ਉਤਰਦਾ ਵਾ ਬੜਾ ਈ ਵਧੀਆ ਆਇਆ ਵਾ ਕਾਹਦਾ ਕੱਪੜਾ ਵਾ ਉਹ ਦਾ cotton ਦਾ ਈ ਕੱਪੜਾ ਵਾ ਹੈਗਾ ਬੜਾ ਸੋਹਣਾ ਪਰ ਉਹ ਅੱਛਾ ਅੱਛਾ ਨਹੀਂ ਤੇ ਕਈ ਕੱਪੜੇ ਹੁੰਦੇ ਆ ਨਾ ਕਿ ਸੂਟ ਤੇ ਉਤੋਂ ਬੜਾ ਸੋਹਣਾ ਹੁੰਦਾ ਤੇ ਕੱਪੜੇ ਇੱਦਾ ਦੇ ਹੁੰਦੇ ਕਿ ਗਰਮੀ ਲੱਗ ਲੱਗ ਕੇ ਪਸੀਨਾ ਆ ਕੇ ਬੁਰਾ ਹਾਲ ਹੋ ਜਾਂਦਾ ਉਹ cotton ਦਾ ਕੱਪੜਾ ਉਹਦੇ ਵਿਚ ਥੋੜੇ ਨਾ ਗਰਮੀ ਲੱਗਣੀ ਸਗੋਂ ਗਰਮੀਆਂ ਲਈ ਤੇ ਵਧੀਆਂ ਵਾ ਮੈਨੂੰ ਤੇ ਵਾਹਵਾ ਤਿੰਨ ਸੌ ਰੁਪਏ ਵਿਚ ਫਾਇਆ ਹੋ ਗਿਆ ਵਾ ਮਤਲਬ ਜਿਹੜੀਆਂ ਲੰਬੀਆਂ ਹੁੰਦੀਆਂ ਨਾ ਪੂਰੀਆਂ ਪੈਰਾਂ ਤੱਕ ਹਣਾ ਉਪਰੋਂ ਵੀ ਪੂਰੀਆਂ ਸਹੀ ਹੁੰਦੀਆਂ ਵਾ ਮਤਲਬ ਉਨ੍ਹਾਂ ਦੀਆਂ ਬਾਹਵਾਂ ਬੂਵਾ ਵੀ ਹੁੰਦੀਆਂ ਸਾਰਿਆ ਦੀਆਂ

ਉਹ ਵੀ ਬੜੀਆਂ ਮੈਂ ਵੇਖੀਆਂ ਵਾ ਉਹ ਵੀ ਬੜੀ ਸੋਹਣੀਆਂ ਹੀ ਉਨ੍ਹਾਂ ਵਿਚੋਂ ਇਕ ਮੈਨੂੰ ਪਸੰਦ ਆਈ ਆ ਹੁਣ ਤੇ ਮੈਂ ਕਹਿਣ ਦਈ ਆ ਕਿ ਮੈਂ ਮੰਗਾਲਾ ਮੈਂ ਮੰਮਾ ਮੇਰੇ ਸੁੱਤੇ ਆ ਤੇ ਫਿਰ ਮੈਂ ਉਨ੍ਹਾਂ ਨੂੰ ਜਦੋਂ ਉਠਦੇ ਆ ਨਾ

ਤੇ ਜੇ ਉਹ ਮੰਨ ਗੇ ਤੇ ਫਿਰ ਮੈਂ ਉਹ dress ਮੰਗਾ ਲੈਣੀ ਆ ਤੇ ਫਿਰ ਮੈਂ ਵੇਖਾਂਗੀ ਹਣਾ ਜੇ ਮੈਨੂੰ ਹੋਰ ਵੀ ਉਹਦੇ ਨਾਲ ਦੀਆਂ ਲੱਭੀਆ ਅੱਛਾ ਅੱਛਾ ਮੈਂ ਤੇ ਆਪਣੀ ਬੇਬੇ ਨੂੰ ਕਿਹਾ ਹੀਗਾ ਕਿ ਮੈਂਨੂੰ ਲਿਆ ਦੋ shorts ਕਹਿੰਦੇ ਨਈ ਨਈ ਸੂਟ ਪਾਲਾ ਤੇ ਉਹ ਨਾ ਮੈਨੂੰ ਬਾਅਦ ਵਿਚ ਉਨ੍ਹਾਂ ਨੇ ਇਕ ਲਹਿੰਗਾ ਵਿਖਾਇਆ ਉਹ ਬੜਾ ਈ ਸੋਹਣਾ ਹੀ ਫਿਰ ਬਾਅਦ ਵਿਚ ਮੈਂ ਉਹ ਖਰੀਦਿਆ ਉਹਦਾ ਪਰ rate ਬੜਾ ਹੀਗਾ ਨਹੀਂ ਪਰ ਉੱਦਾਂ ਜਿਹੜੇ online ਮਿਲਦੇ ਆ ਹਣਾ ਜਿੱਦਾ flipkart ਹੋ ਗਿਆ meesho ਹੋ ਗਿਆ ਇਨ੍ਹਾਂ ਤੇ ਵਾਹਵਾ ਸਸਤੇ ਸਸਤੇ ਮਿਲਦੇ ਆ ਹਾਂ ਮੈਂ ਤੇ ਜਿਆਦਾ meeshouse ਕਰਦੀ ਆ ਨਹੀਂ ਮੈਨੂੰ flipkart ਜਾਂ amazon ਵਧੀਆਂ ਲੱਗਦਾ ਵਾ ਬੜੇ ਵਧੀਆ ਹੁੰਦੇ ਮਤਲਬ ਉਨ੍ਹਾਂ ਦੇ ਕੱਪੜੇ ਵੀ ਵਧੀਆ ਹੁੰਦੇ ਜਿੱਦਾ ਦੀ ਚੀਜ ਮੰਗਾਓ ਨਾ ਉੱਦਾਂ ਦੀ same ਹਾਂ amazon ਵੀ ਵਧੀਆ ਵਾ ਉਹ ਵੀ ਮੈਂ ਕਦੀ ਕਦੀ ਵਰਤ ਈ ਲੈਣੀ ਆ ਹਾਂ amazon ਵਿਚ ਤੇ ਇਹ ਵਾ ਕਿ ਉਨ੍ਹਾਂ ਦੇ delivery rate ਵੀ ਪੈ ਜਾਂਦੇ ਹਣਾ ਵਿਚ ਤੇ ਜਿਹੜਾ flipkart ਤੇ shop ਆਇਆ ਸੱਚ ਨਵਾਂ ਹੁਣ ਹਣਾ ਓਹਦੇ ਵੀ delivery rate ਨੀ ਪੈਂਦੇ

ਉਹ ਦੱਸਾਂ ਉਹ ਮੈਂ ਸੁਣਿਆ ਪਹਿਲਾਂ ਉਹ ਵੇਖਿਆ tv ਤੇ ਮਸ਼ਹੂਰੀਆਂ ਵਿਆਉਦੇ ਹੀ ਇਹ ਕਿ ਇਕ ਰੁਪਏ ਦਾ ਸਾਮਾਨ ਤਿੰਨ ਰੁਪਏ ਦਾ ਸਾਮਾਨ ਪੰਜ ਰੁਪਏ ਦਾ ਸਾਮਾਨ ਤੇ ਹੁਣ ਤੇ ਬਾਅਦ ਵਿਚ ਵੇਖਿਆ ਜਦੋਂ ਮੰਗਵਾਉਦੇ ਭਰਾ ਵਧਾ ਦਿੰਦੇ ਆ ਉਹ ਕੱਪੜਿਆਂ ਦਾ ਉੱਦਾਂ ਜਦੋਂ sale ਲੱਗੀ ਹੁੰਦੀ ਆ ਨਾ ਉਦਨ ਪੰਜਾਹ ਤੱਕ ਮਿਲ ਜਾਂਦਾ ਹੁੰਦਾ ਵਾ ਮੈਂ ਵੀ ਵੇਖਿਆ ਹੀ ਸਾਮਾਨ ਵਾਹਵਾ ਘੱਟ rate ਤੇ ਮਿਲਣ ਦਿਆ ਹੀ ਬੜਾ ਵਧੀਆ ਮੰਗਾਇਆ ਹੀ ਕੋਈ ਇੰਨੇ ਕੇ rate ਵਿਚ ਕੋਈ ਜਾਨੀ ਮਹਿੰਗਾ ਜਾ ਸਮਾਨ ਕੋਈ ਸਸਤੇ ਵਿਚ ਨਹੀਂ ਮੈਂ ਇੰਨੇ ਕਿ rate ਵਿਚ ਤੇ ਨਹੀਂ ਮੰਗਾਇਆ ਹਾਂ ਮੈਂ ਇਸ ਤੋਂ ਥੋੜਾ ਜਾ ਜਿਆਦੇ ਤੋਂ ਮੰਗਾਇਆ ਹੀਗਾ ਮਤਲਬ ਉਹ ਨਾ ਮੈਂ ਇਕ straightener ਮੰਗਾਇਆ ਹੀ ਆਪਣਾ ਅੱਛਾ ਅੱਛਾ ਜਿੱਦਾ ਤੂੰ ਦੱਸਿਆ ਨਾ ਉਹਨੇ ਕਿ ਸੂਟ ਖਰੀਦਿਆ ਵਾ ਇੰਨੇ ਕਿ ਦਾ ਤਿੰਨ ਸੌ ਕਿ ਰੁਪਏ ਦਾ ਤੇ ਮੈਂ ਵੀ ਇੱਦਾਂ ਦਾ ਖਰੀਦਿਆ ਹੀ ਉਹ ਮੈਨੂੰ ਪੰਜ ਸੌ ਛੇ ਸੌ ਦਾ ਆਇਆ ਹੀ ਨਹੀਂ ਨਹੀਂ ਮੈਂ ਤੇ ਚੱਲ ਉਹ ਜਿੰਨੇ ਦਾ ਲਿਆ ਹੀਗਾ ਜਿੰਨੇ ਦਾ ਮੈਂ ਮਤਲਬ order ਕੀਤਾ ਹੀਗਾ ਨਾ ਉਨੇ ਦਾ ਹੀ ਆਇਆ ਹੀ ਹੁਣ ਮੈਂ ਸੋਚਣ ਦਈ ਆ ਕਿ ਜਿੱਦਾ ਮੇਰੀ ਹੁਣ dress ਮੈਂ ਮੰਗਵਾਉਣੀ ਆ ਮੈਂ ਸੋਚਣ ਦਈ ਆ ਹਣਾ ਉਹ ਵੀ ਮੈਨੂੰ ਇੰਨੇ ਕਿ rate ਵਿਚ ਈ ਪੈ ਜੇ ਹਾਂ ਹਾਂ ਡਰੈਸਾਂ ਵੀ ਬੜੀਆ ਸੋਹਣੀਆਂ ਸੋਹਣੀਆਂ ਹੁੰਦੀਆਂ ਵੈਹੇ ਇਥੋ ਮਿਲਦੀਆਂ ਵੀ ਨਈ ਆ ਕਿਤੋਂ ਹਮ ਤੁਹਾਡੀ ਬਿੱਲੀ ਜਿਹੜੀ ਆ ਉਹਨੂੰ ਤੁਹੀ ਬਿੱਲੀ ਨੂੰ ਕੱਪੜੇ ਪੁਆ ਨਾ ਨਾ ਬਿੱਲੀ ਕਿਥੇ ਕੱਪੜੇ ਪਾਉਂਦੀ ਆ ਉਹਦੇ ਲਈ ਥੋੜੇ ਨਾ ਡਰੈਸਾਂ ਲੈਣੀਆਂ ਵਾ ਅੱਛਾ ਅੱਛਾ ਅੱਛਾ bed ਤੇ ਈ ਚੜਦੀ ਮਤਲਬ bed ਤੇ ਈ ਹਾਂ ਉਥੇ ਈ ਬਹਿ ਜਾਂਦੀ ਹੁੰਦੀ ਆ ਜਦੋਂ ਜਿਥੇ ਦਿਲ ਕਰਦਾ ਜਿਥੇ ਦਿਲ ਕਰਦਾ ਉਥੇ ਬਹਿ ਜਾਂਦੀ ਆ ਜਿਥੇ ਮਰਜੀ ਸੌ ਜਾਂਦੀ ਆ ਕੱਪੜੇ ਕੁਪੜੇ ਤੋਂ ਨਾਈ ਖ਼ਰਾਪ ਕਰਦੀ? ਨਾ ਨਾ ਕੱਪੜਿਆਂ ਤੱਕ ਤੇ ਜਾਂਦੀ ਨੀ ਆ ਸੌ ਜਾਂਦੀ ਵਿਚਾਰੀ ਉੱਦਾਂ ਕੁਛ ਤੰਗ ਤੁੰਗ ਤੇ ਨੀ ਕਰਦੀ ਹੋਰ ਸੁਣਾ ਤੈਨੂੰ ਹੋਰ ਕਿੱਦਾਂ ਦੀਆਂ dresses ਪਸੰਦ ਐ ਇਕ ਤੇ ਹੋ ਗਈਆਂ ਨਾ western ਹਾਂ ਹੋਰ ਜਿੱਦਾ ਮੰਨ ਲੋ ਕਿ ਆਹ ਲਹਿੰਗੇ ਹੋ ਗਏ ਹਣਾ ਤੇ ਆਹ ਸੂਟ ਮੈਨੂੰ ਜਿਹੜੇ ਪੰਜਾਬ ਦੇ ਆਹ ਤੇ ਬੜੇ ਸੋਹਣੇ ਲੱਗਦੇ ਆ ਨਾ ਇਨ੍ਹਾਂ ਦੀ ਤਾਂ ਵੱਖਰੀ ਟੌਰ ਉਹਦੀ ਵੱਖਰੀ ਟੌਰ ਹੁੰਦੀ ਆ ਨਾਲ ਲੱਕੀ ਓ ਜੁੱਤੀ ਹੋਵੇ ਨਾ ਹਾਂ ਤੇ ਜਿੱਦਾ ਹੁਣ ਹੁੰਦੇ ਆ ਹੋਰ ਕੋਈ ਸ਼ਰੱਗ ਵਗੈਰਾ ਹੋ ਗਏ ਪਲਾਜੋ ਵਗੈਰਾ ਹੋ ਗਏ

ਉਹ ਵਾਲੇ umbrella cut ਸ਼ਰਾਰੇ ਹੁੰਦੇ ਉਹ ਨੀ ਸੋਹਣੇ ਲੱਗਦੇ ਤੈਨੂੰ ਹਾਂ ਹਾਂ ਉਹ ਵੀ ਸੋਹਣੇ ਹੁੰਦੇ ਆ ਮੈਂ ਦੱਸਾ ਸਲਵਾਰ ਸੂਟ ਘੱਟ ਈ ਪਾਉਣੀ ਮੈਂ ਪਲਾਜੋ ਤੇ ਸ਼ਰਾਰਾ ਵੱਧ ਪਾਇਆ ਵਾ ਤੇ ਉਹ ਮੈਨੂੰ ਸਗੋਂ ਜਿਆਦਾ ਘੈਂਟ ਲੱਗਦੇ ਆ ਹਾਂ ਉਹ ਹੁਣ ਲੱਗਦੇ ਵੀ ਬੜੇ ਸੋਹਣੇ ਆ ਤੇ ਉਹ ਜਿੱਦਾਂ ਹੁਣ ਰਾਜਸਥਾਨੀ ਉਹ ਜਿਹੜੀਆਂ ਤਿਆਰ ਹੋਈਆ ਹੁੰਦੀਆਂ ਉਹ ਵੇਖੇ ਕਿੰਨੇ heavy ਉਹਨਾਂ ਨੇ ਕਿੰਨਾ ਕੁਛ ਪਾਇਆ ਹੁੰਦਾ ਵਾ ਆਹੋ ਆਹੋ ਹਮ ਦਵਾਲੀ ਤੇ ਕੀ ਪਾਉਣਾ ਐਤਕੀ ਦਵਾਲੀ ਤੇ ਮੈਂ ਲਹਿੰਗਾ ਅੱਛਾ ਅੱਛਾ ਮੈਂ ਤੇ ਭੈਣਾਂ ਸੂਟ ਈ ਪਾਉਗੀ

ਨਾਲੇ ਕੱਪੜੇ ਵੀ ਮੌਸਮ ਦੇ ਹਿਸਾਬ ਨਾਲ ਲੈਣੇ ਹੁੰਦੇ ਨਾ ਉਦੋ ਨੂੰ ਕੀ ਪਤਾ ਕਿੱਦਾਂ ਦਾ ਮੌਸਮ ਹੋਣਾ ਹਣਾ ਹਾਂ ਇਹ ਵੀ ਹੈਗਾ ਜੇ ਤੇ ਥੋੜਾ ਗਰਮੀ ਵਾਲਾ ਹੋਇਆ ਫਿਰ ਤੇ ਥੋੜਾ ਮਤਲਬ light ਜਿਹਾ ਈ ਲੈਣਾ ਪੈਣਾ ਵਾ ਕੋਈ ਹਲਕਾ ਜਾ ਸੂਟ ਕਿ ਜਿਆਦਾ heavy ਵੀ ਨੀ ਪੈਣਾ ਉਦੋਂ ਫਿਰ ਗਰਮੀ ਬੜੀ ਲੱਗਣੀ ਓਦਾਂ ਈ ਓਤੋਂ ਫੱਬਤ ਦੀ ਵੀ ਗੱਲ ਹੁੰਦੀ ਨਾ ਜਿੱਦਾ ਦਾ ਮਤਲਬ ਬੰਦੇ ਨੂੰ ਜੱਚਦਾ ਕੱਪੜਾ ਬੰਦੇ ਨੂੰ ਉੱਦਾਂ ਲੈਣਾ ਚਾਹੀਦਾ ਵਾ ਹਾਂ ਉਹ ਤੇ ਹੈਗਾ ਮਤਲਬ ਕੁੜੀਆਂ ਚਿੜੀਆਂ ਨੂੰ ਜੱਚਦੇ ਈ ਮਤਲਬ ਬਿਲਕੁਲ ਹਲਕੇ ਹਲਕੇ ਸੂਟ ਜਿੱਦਾ ਹੁਣ ਬੁੜੀਆਂ ਹੋ ਗਈਆ ਉਨ੍ਹਾਂ ਨੂੰ ਤਾਂ ਪਾਏ ਜੱਚਦੇ heavy ਭੜਕੀਲੇ ਜੇ ਰੰਗ ਹੋ ਗਏ ਹਣਾ ਕਢਾਈ ਸਹੀ ਗੱਲ ਆ ਸਹੀ ਗੱਲ ਆ ਮੈਂ ਦੱਸਾਂ ਮੇਰੀ ਨਾ ਇਕ ਭੈਣ ਹੈਗੀ ਆ ਹਣਾ ਤੇ ਉਹ ਦਾ ਪਤਾ ਨੀ ਕੀ ਹਿਸਾਬ ਵਾ ਉਹ ਵੀ ਬੁੱਢਿਆ ਵਾਲੇ ਰੰਗ ਈ ਪਾਉਂਦੀ ਆ

ਮੈਂ ਤੇ ਜਦੋਂ ਵੇਖਾਂ ਰੂੜੀ ਵਾਲੇ ਰੰਗ ਤੇ ਡਿਗਦੀ ਆ ਹੋ ਹੋ ਏਹ ਤੇ ਬਹੁਤ ਹੀ ਅਨੋਖਾ ਰੰਗ ਹੋ ਗਿਆ ਨਾ ਅੱਛਾ ਤੈਨੂੰ ਉਹ ਅਫਗਾਨੀ ਸਲਵਾਰ ਪਸੰਦ ਆ

ਹਾਂ ਨਾਲੇ ਇਕ ਉਹ ਹੋ ਗਈ ਜਿਹੜੀ ਪਾਕਿਸਤਾਨੀ ਹੁੰਦੀ ਆ ਉਹ ਵੀ ਬੜੀ ਸੋਹਣੀ ਲੱਗਦੀ ਪਾਈ ਹਾਂ ਤੈਨੂੰ ਪਤਾ ਮੇਰੀ ਨਾ ਭੂਆ ਹੈਗੀ ਆ ਇਕ ਹਣਾ ਤੇ ਉਹ ਚੰਡੀਗੜ੍ਹ ਰਹਿੰਦੀ ਆ ਤੇ ਉਹਦਾ ਵੀ ਨਾ ਜਿੱਦਾ ਜਾਣੀ ਕਿ ਉਹਨੂੰ ਬੜਾ ਵਧੀਆ ਪਤਾ ਵਾ ਕਿ ਕਿਹੜੇ ਕੱਪੜੇ ਨਾ ਕਿਹੜਾ ਕੱਪੜਾ ਜੱਚਦਾ ਵਾ

ਮੈਂ ਕਿਹਾ ਕੀ ਮੇਰੀ ਭੂਆ ਹੈਗੀ ਆ ਇਕ ਚੰਡੀਗੜ੍ਹ ਵਾਲੀ

ਤੇ ਉਹਨੂੰ ਵੀ ਨਾ like ਬੜਾ ਪਤਾ ਵਾ ਕਿ ਕਿਹੜੇ ਕੱਪੜੇ ਨਾਲ ਕਿੱਦਾਂ ਦਾ ਜੱਚਣਾ ਵਾ ਮੈਨੂੰ ਐਤਕਾ ਦੱਸ ਕੇ ਗਈ ਹੀ ਹਾਡੇ ਨਾ ਇਥੇ ਮੇਲਾ ਹੀਗਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਆਹ ਲੈ ਆਹ ਜਿਹੜਾ ਕੁੜਤਾ ਵਾ ਨਾ ਤੂੰ ਆਹ ਪਾਈ ਤੇ ਉਨ੍ਹਾਂ ਨੇ ਨਾ ਨਾਲ ਮੈਨੂੰ ਇਕ ਲਿਆ ਕਿ ਦਿੱਤੀ ਪਤਾ ਨੀ ਪਲਾਜੋ ਹੀਗਾ ਕਿ ਸ਼ਰਾਰਾ ਹੀ ਪਰ ਇੰਨਾ ਪਤਾ ਸੋਹਣਾ ਬੜਾ ਹੀਗਾ ਤੇ ਆਹ ਪਾਈ ਤੇ ਫਿਰ ਬਾਅਦ ਵਿਚ ਮੇਰਾ ਜੀ ਤੇ ਬਥੇਰਾ ਕੀਤਾ ਪਾਉਣ ਨੂੰ ਮੈਂ ਬਣਾ ਵੀ ਲਿਆ ਫਿਰ ਮੈਨੂੰ ਇਕ ਹੋਰ ਸੂਟ ਪਸੰਦ ਆ ਗਿਆ ਫਿਰ ਮੈਂ ਅਹ ਚੱਲ ਯਾਰ ਇਹਨੂੰ ਕਿਤੇ ਹੋਰ ਪਾ ਕੇ ਜਾਵਾਗੇ ਵੱਡੇ ਵੱਡੇ function ਤੇ ਹਣਾ ਵੱਡਿਆਂ ਵੱਡਿਆਂ ਲੋਕਾ ਨੇ ਦੱਸੇ ਆ ਹਾਂ ਫਿਰ ਉਹ ਪਾ ਲਈ ਹੁਣ ਤੂੰ ਉਹ ਪਾ ਲਿਆ ਹੋਣਾ ਤੂੰ ਮੇਲੇ ਤੇ ਜਿਹੜਾ ਦੂਜਾ ਸੂਟ ਲਿਆ ਹੀ ਹਾਂ ਹੁਣ ਆਹ ਭੂਆ ਵਾਲਾ ਮੈਂ ਪਾਉਗੀ ਇਹ ਉਨ੍ਹਾਂ ਦੀ ਕੁੜੀ ਦਾ ਈ ਜਨਮਦਿਨ ਆਉਣਾ ਵਾ ਉਹ ਤੇ ਪਾਲੂੰਗੀ ਹਾਂ ਚੱਲ ਵਧੀਆ ਉਹ ਤੇ ਮੈਂ ਵੀ ਹੁਣ ਸਵਾਈ ਹੀ ਪਠਾਣੀ ਸਲਵਾਰ ਸਵਾਈ ਹੀ ਮੈਂ ਤੇ ਅਁਛਾ ਉਨ੍ਹਾਂ ਦੇ ਵਿਆਹ ਤੇ ਪਾਈ ਹੀ ਉਹ ਵੀ ਬੜਾ ਸੋਹਣਾ ਲੱਗਣ ਦਿਆ ਐ ਪੂਰਾ simple ਸੂਟ ਤੇ ਨਾਲ ਚੁੰਨੀ ਲੈ ਲੀ ਮੈਂ heavy ਹਮ ਹਮ ਹੁਣ ਤੇ ਮੈਂ ਵੀ ਸੋਚਣ ਦੀ ਕਿ ਹੁਣ ਤੇ ਮੈਂ ਸੋਚਣ ਦੀਗੀ ਕਿ ਸੁਵਾਵਾ ਅਫਗਾਨੀ

ਹਾਂ ਹਾਂ ਚੱਲ ਮੇਰੀ ਬੇਬੇ ਆ ਗਈ ਉ ਉਹਨੂੰ ਮੈਂ ਪੁੱਛ ਕੇ ਵੇਖਦੀ ਆ ਕਿ ਆਹ ਸੂਟ ਬਣਾਦੇ okaybye ਪੁੱਛ ਲਾ ਪੁੱਛ ਲਾ byebye

ਹੈਲੋ ਡੋਲੀ, ਹੈਲੋ ਡੋਲੀ ਹਾਂ ਹੋਰ ਠੀਕ ਕੀ ਕਰਨ ਦੀ ਆ

ਨਹੀਂ ਨਹੀਂ ਕੁੜੀ ਦਾ ਵੌਹਣ ਦੀ ਹੀ ਨਿੱਕੀ ਦਾ ਅੱਛਾ, ਤੇ ਵਗ ਗਿਆ। ਇਕ ਗੁੱਤ ਰਹਿ ਗਈ ਹੀ ਕੋਈ ਨਹੀਂ ਕਰ ਲੈਂਦੇ ਅੱਛਾ, ਚੱਲ ਠੀਕ ਏ। ਚੱਲ ਹੋਰ ਡੋਲੀ

ਹਾਂਜੀ ਹਾਂਜੀ ਠੀਕ ਆ ਉਹ ਹੋਗੀਆਂ ਹੀ ਕਲ ਆਇਆ ਸੀ ਫੋਨ ਓਹਨਾ ਦਾ ਪਾਸ ਹੋਗੀਆ ਵਾ ਕੁੜੀਆਂ। ਅੱਛਾ ਕਿਹੜੀ ਕਿਹੜੀ ਕਲਾਸ ਚ ਹੋਈਆ ਨੇ? ਉਹ ਪਤਾ ਨਹੀਂ ਛੋਟੀ ਸ਼ਾਇਦ ਪਤਾ ਨਹੀਂ ਪੰਜਵੀ ਚ ਹੋਈ ਏ ਪਤਾ ਨਹੀਂ ਵੱਡੀ ਦਾ ਪਤਾ ਨਹੀਂ ਮੈਨੂੰ ਕਿਨ੍ਹੀ ਚ ਹੋਈ ਏ ਪੜਨ ਚ ਓਵੀ ਥੋੜੀਆਂ ਬਹੁਤੀਆਂ ਘੱਟ ਵੱਧ ਈਆ

ਚੱਲ ਪਾਸ ਤੇ ਹੋਗੀਆ ਆ ਨਾ ਹਾਂਜੀ ਹਾਂਜੀ ਪਾਸ ਤੇ ਹੋਗੀਆ ਚੱਲ ਹੋਰ ਉਹ ਗੋਲਡੀ ਦਾ ਪੈਰ ਹੋਗਿਆ ਠੀਕ? ਹਾਂਜੀ ਹੋਗਿਆ ਏ ਠੀਕ ਆ ਹੁਣ ਜਾਂਦੀ ਸਕੂਲੇ ਹਾਂਜੀ ਜਾਂਦੀ

ਓਵੀ ਠੀਕ ਆ ਓਵੀ ਕੰਮ ਕੁਮ ਤੇ ਜਾਂਦਿਆ ਕਹਿਣ ਦੀ ਹੀ ਕੰਮ ਕੁਮ ਘੱਟ ਮੈ ਕਿਹਾ ਕੋਈ ਨਹੀਂ ਦੀਦੀ ਕੰਮ ਸਾਰਿਆਂ ਦਾ ਮੈ ਕਿਹਾ ਘੱਟ ਆ ਮੈ ਕਿਹਾ ਤੁਹਾਡੇ ਵਾਲੇ ਭਰਾ ਦਾ ਵੀ ਤੇ ਮੈ ਕਿਹਾ ਘੱਟ ਈਆ ਕੰਮ।